ਸਦੀਆਂ ਦੀ ਸਿਓਂਕ ਵੀ ਉਸਦਾ ਕੁਜ ਨਹੀਂ ਵਿਗਾੜ ਸਕਦੀ ਅਜਿਹੇ furniture ਨੂੰ ਵਰਤਣਾ ਪੁਰਖਿਆਂ ਪ੍ਰਤੀ ਸਤਕਾਰ ਦਾ ਪ੍ਰਗਟਾਂਵਾਂ ਹੁੰਦਾ ਹੈ ਜਿਵੇਂ ਕੋਇ ਕਹਿ ਰਿਹਾ ਸੀ। ਸਾਮਣੇ ਜਿਸ ਪਲੰਗ ਤੇ ਮੇਰਾ ਪੋਤਾ ਸੁੱਤਾ ਹੋਇਆ ਹੈ, ਇਹ ਮੇਰੇ ਪੜਦਾਦੇ ਨੇ ਬਣਵਾਇਆ ਸੀ ਅਖਾਣ, ਮੁਹਾਵਰੇ ਸਾਡੇ ਅਨੁਭਵ ਦਾ ਪੁਰਾਣਾ ਪਲੰਗ ਹੁੰਦੇ ਹਨ, ਜਿਸ ਉੱਤੇ ਨਵੀ ਪੀੜੀ ਨੂੰ ਵੀ ਨਿੱਗੀ ਨੀਂਦਰ ਆਉਂਦੀ ਹੈ।

ਏਹਨਾ ਵਿਚਲੀ philosophy ਪਾਵੇ ਪੁਰਾਣੀ ਹੋ ਗਈ ਹੈ ਪਰ ਮਨੁੱਖੀ ਵਿਹਾਰ ਨਾਲ ਸੰਬੰਧਿਤ ਹੋਣ ਕਰਕੇ ਇਹ ਅੱਜ ਵੀ ਅਰਥ ਪੂਰਨ ਹਨ। ਹਨ ਵਿਚ ਜ਼ਿੰਦਗੀ ਦੀ ਉਹ ਸਿਆਣਪ ਭਰੀ ਪਈ ਹੈ, ਜਿਹੜੀ school college ਵਿੱਚੋ ਨਹੀਂ ਜੀਵਣੰ ਅਨੁਭਵ ਰਾਹੀਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਕਿਸੇ ਭਾਸ਼ਾ ਵਿਚ ਨਿਪੁੰਨਤਾ ਤਾਹਿ ਪ੍ਰਾਪਤ ਹੁੰਦੀ ਹੈ ਜੇ ਉਸ ਭਾਸ਼ਾ ਵਿਚਲੇ ਅਖਾਣ ਮੁਹਾਵਰਿਆਂ ਨੂੰ ਵਰਤਣ ਦੀ ਯੋਗਤਾ ਹੋਵੇ ਇਹ ਯੋਗਤਾ ਅਕਸਰ ਆਪਣੀ ਮਾਂ ਬੋਲੀ ਵਿਚ ਹੀ ਹੁੰਦੀ ਹੈ। ਕਿਸੇ ਹੋਰ ਭਾਸ਼ਾ ਦਾ ਐਸੀ ਸੱਭਿਆਚਾਰ group ਨਹੀਂ, ਕੇਵਲ ਵ੍ਯਾਕਰਨ ਰੂਪ ਹੀ ਵਰਤਦੇ ਆ ਡੂੰਗੇ ਅਨੂਭਵਾਂ ਨੂੰ ਅਖਾਣ ਮੁਹਾਵਰਿਆਂ ਦੀ ਚਾਸ਼ਨੀ ਵਿਚ ਡੁਬੋ ਕੇ ਅਤੇ ਤੁਜਰਬੇ ਵਿਚ ਰੰਗ ਕੇ ਹੀ ਪੇਸ਼ ਕਿੱਤਾ ਜਾ ਸਕਦਾ ਹੈ। ਅਖਾਣ ਮੁਹਾਵਰੇ ਸੰਖੇਪ ਹੁੰਦੇ ਹਨ ਇਹਨਾਂ ਵਿਚ ਕਾਵਿਕ ਗੁਣ ਹੁੰਦੇ ਹਨ ਇਹ ਲੋੜ ਵੇਲੇ ਯਾਦ ਆਜਾਂਦੇ ਹਨ ਅਤੇ ਇਹ ਸਬਯਾਚਾਰਕ ਖ਼ਮੀਰ ਵਾਲੇ ਖਿੱਤੇ ਦੇ ਇਤਿਹਾਸ ਵਿਚ ਗੁਣੇ ਹੁੰਦੇ ਹਨ। ਸੋ ਇਹ ਯਾਦ ਰਹਿੰਦੇ ਹਨ ਜਿਵੇਂ ਲਾਹੌਰ ਦਾ ਗਰਦਾ ਅਤੇ ਪਿਸ਼ੋਰ ਦਾ ਸਰਦਾ ਸਹਿਣਾ ਸੌਖਾ ਨਹੀਂ ਆ ਜੱਟ ਨਾਲ ਭਾਈ ਵਾਲੀ ਕਦੇ ਨਹੀਂ ਪੁਗਦੀ। ਜਾ ਸੁਨਾਰੇ ਮਾਂ ਦੇ ਵੀ ਮਿੱਤ ਨਹੀਂ ਹੁੰਦੇ ਇਹਨਾਂ ਵਿਚ ਪਰਖੀ ਹੋਇ ਸਿਆਣਪ ਕਮਾਈ ਹੋਈ ਅਕਾਲ ਹੋਣ ਕਾਰਨ ਇਹ ਗੱਲ ਬਾਤ ਦਾ ਸ਼ਿੰਗਾਰ ਬਣਦੇ ਹਨ। ਇਹਨਾਂ ਵਿਚ ਅਨੁਭਵ ਨੇ ਗਿਆਨ ਨਾਲ ਗਲਵਕੜੀ ਪਾਈ ਹੁੰਦੀ ਹੈ। ਇਹਨਾਂ ਵਿਚ ਵਿਅੰਗ ਅਤੇ ਚੇਤਾਵਨੀ ਵੀ ਹੁੰਦੀ ਹੈ ਇਸ ਲਯੀ ਇਹਨਾਂ ਨੂੰ ਆਮ ਸਾਧਾਰਨ ਲੋਕਾਂ ਦਾ ਫਲਸਫ਼ਾ।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

ਧੁਪਮੇ ਹੋਣ ਕਰਕੇ ਸਾਂਭੇ ਜਾਂਦੇ ਹਨ, ਦਿਲਚਸਪ ਹੋਣ ਕਰਕੇ ਸੁਣੇ ਸੁਣਾਏ ਜਾਂਦੇ ਹਨ, ਸੰਖੇਪ ਹੋਣ ਕਰਕੇ ਯਾਦ ਰਹਿੰਦੇ ਹਨ ਸੋਖੇ ਹੋਣ ਕਰਕੇ ਵਰਤਣੇ ਸੋਖੇ ਹੁੰਦੇ ਹਨ। ਇਹਨਾਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਜਾ ਯੂਨਾਨ ਜਾ ਚੀਨ ਜਾ ਮਿਸਰ ਵਿਚ ਕੇਹੋ ਜਿਹੇ ਲੋਗ ਰਹਿੰਦੇ ਸਨ ਤੇ ਓਹਨਾ ਦਾ ਸਮਾਜਿਕ ਸੱਭਿਆਚਾਰਕ ਜੀਵਨ ਕਿਹੋ ਜੇਹਾ ਸੀ।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

ਅਤੇ ਜੀਵਨ ਦੇ ਸੂਤਰ ਹੋਣ ਕਾਰਨ ਇਹ ਇਸਤਰੀਆਂ ਦੇ ਬੁੱਲ੍ਹਾ ਤੇ ਨੱਚਦੇ ਹਨ ਅਤੇ ਓਹਨਾ ਦੇ ਚੇਤਿਆਂ ਵਿਚ ਵਸਦੇ ਹਨ ਹਨ ਦੇ ਉਚਾਰਨ ਨਾਲ ਸੰਸਾ ਮਿੱਟ ਜਾਂਦਾ ਹੈ।

ਇਹਨਾਂ ਨਾਲ ਹੀ ਲੋਗ ਸੋਚਣਾ ਅਤੇ ਬੋਲਣਾ ਸਿੱਖਦੇ ਹਨ ਇਹ ਕਾਰਜ ਇਸ ਲਯਈਂ ਨਹੀਂ ਕੀਤੇ ਜਾਂਦੇ ਕਿਓਂਕਿ ਅਜਿਹੇ ਕਾਰਜਾਂ ਵਿਚ ਅਸਫਲਤਾ ਅਖਾਣ ਮੁਹਾਵਰਿਆਂ ਵਿਚ। ਪਹਿਲਾ ਹੀ ਦਰਸ਼ਾਯੀ ਗਯੀ ਹੁੰਦੀ ਹੈ ਜਿਵੇਂ ਖਤ੍ਰੀ ਪੁੱਤਰ ਨਾ ਕਿਸੇ ਦਾ ਮਿੱਤਰ ਜੱਟ ਲੱਸੀ ਪਿਲਾ ਕੇ ਗੱਲ ਵਿਚ ਹਲ ਪਾ ਲੈਂਦਾ ਹੈ। ਜਾ ਸਾਡੂਆ ਦੀ ਪਾਇਵਾਲੀ ਜਾ ਸੌਹਰੇ ਜਵਾਈ ਦਾ ਸਾਥ ਕਦੇ ਰਾਸ ਨਹੀਂ ਆਉਂਦਾ ਜਦੋਂ ਇਹ ਕਿਹਾ ਜਾਵੇ ਕੇ ਤਾਲੀ ਇਕ ਹੱਥ ਨਾਲ ਨਹੀਂ ਵੱਜਦੀ ਤਾਂ ਆਪਣੇ ਆਪ ਨੂੰ ਸੱਚਾ ਸਾਬਿਤ ਕਰ ਰਿਹਾ ਪਤੀ ਝੂਠਾ ਸਾਬਿਤ ਹੁੰਦਾ ਹੈ ਅਨੇਕਾਂ ਅਖਾਣ ਮੁਹਾਵਰੇ ਬ੍ਰਾਹਮਣਾ, ਖ਼ਤਰੀਆਂ, ਜੱਟਾ, ਬਾਣੀਆਂ, ਪੇਂਡੂਆਂ, ਸ਼ਹਿਰੀਆਂ, ਵਕੀਲਾਂ, ਇਸਤਰੀਆਂ, ਪਤਨੀਆਂ, ਪਤੀਆ, ਵ੍ਯਾਪਾਰਿਆ, ਪਟਵਾਰੀਆਂ ਹਰ ਦੇ ਵਿਹਾਰ ਤੇ ਟਿੱਪਣੀਆਂ ਹੁੰਦੀਆ ਹਨ। ਜਦ ਜੋਰੁ ਜਮੀਨ ਨੂੰ ਹਰ ਇਕ ਝਗੜੇ ਦੀ ਜੜ੍ਹ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਤੇਲੀ ਨਾ ਕਿਸੇ ਦਾ ਬੇਲੀ ਹਰ ਇਕ ਦੇਸ਼ ਆਪਣੇ ਗਵਾਂਢੀ ਦੇਖ ਦਾ ਮਖੌਲ ਉਡਾਉਂਦਾ ਹੈ। ਵੱਖ ਵੱਖ ਧਰਮਾਂ ਦੇ ਲੋਕਾ ਨੇ ਵੀ ਇਕ ਦੂਜੇ ਦੇ ਵਿਹਾਰ ਬਾਰੇ ਅਨੇਕਾਂ ਅੱਖਾਂ ਮੁਹਾਵਰੇ ਸਿਰਜੇ ਹੁੰਦੇ ਹਨ। ਅਖਾਣ ਮੁਹਾਵਰੇ ਉਪਜਾਕੇ ਸਾਡੇ ਤਨਾਵਾਂ ਦਬਾਵਾਂ ਦਾ ਇਲਾਜ ਵੀ ਕਰਦੇ ਹਨ ਜਿਵੇਂ ਕਿਸੇ ਨੇ ਕਿਹਾ ਸਾਡਾ ਤਾਂ ਭੱਠਾ ਹੀ ਬੈਠੀਆ ਹੈ, ਤੁਹਾਡਾ ਤਾਂ ਆਵਹਿ ਉਤਯਾ ਹੈ ਉਹ

ਕਈ ਅਖਾਣ ਮੁਹਾਵਰਿਆਂ ਵਿਚ ਦੂਜੇ ਨੂੰ ਸਾਵਧਾਨ ਕਿੱਤਾ ਗਯਾ ਹੁੰਦਾ ਹੈ ਜਿਵੇਂ ਤੇਰਾ ਯਾਰ ਬਾਣੀਆ ਹੈ ਤੈਨੂੰ ਤੈਨੂੰ ਦੁਸ਼ਮਣ ਦੀ ਕਿ ਲੋੜ ਹੈ ਕਈ ਅਖਾਣਾਂ ਵਿਚ ਨਸੀਅਤ ਹੁੰਦੀ ਹੈ ਜਿਵੇਂ ਚੋਰ ਅਤੇ ਬਾਣੀਏ ਵਿੱਚੋ ਪਹਿਲਾ ਬਣਿਆ ਮਾਰੋ। ਫੇਰ ਚੋਰ ਮਾਰੋ ਦੁਸ਼ਮਣ ਨੂੰ ਮਾਰੋ ਘਟ, ਘਸੀਟੋ ਵੱਧ ਬਾਣੀਆ ਪਾਣੀ ਪਾਵੇ ਛਾਣ ਕੇ ਪੀਵੇ ਪਾਰ ਲਹੂ ਊੰਚਾਨੀਆ ਹੀ ਪੀਂਦਾ ਹੈ ਐਵੇਂ ਹੀ ਸੱਪ ਸੂਦ ਅਤੇ ਸੁਨਿਆਰ ਕਿਸੇ ਦਾ ਨੀ ਹੁੰਦਾ।

ਅਖਾਣ, ਮੁਹਾਵਰੇ, ਖੋਟ ਜਾ ਕਹਾਵਤ ਅਜਿਹਾ ਕਥਨ ਹੁੰਦਾ ਹੈ ਜਿਹੜਾ ਬਾਰ ਬਾਰ ਵਰਤਿਆ ਜਾਂਦਾ ਹੈ। ਅਰਥ ਜਿਸਦੇ ਅਰਥ ਸਂਮਝਾਉਣੇ ਨਹੀਂ ਪੈਂਦੇ। ਕਿਸੇ ਨਾ ਕਿਸੇ ਰੂਪ ਵਿਚ ਸਿਆਣਪਾਂ ਦੇ ਇਹ ਟੋਟੇ ਹਰ ਜ਼ੁਬਾਨ ਅਤੇ ਹਰ ਸਮਾਜ ਵਿਚ ਮਿਲ ਜਾਂਦੇ ਹਨ ਹਨ ਵਿਚ ਇਤਿਹਾਸ ਅਤੇ ਫਲਸਫ਼ੇ ਦਾ ਮਿਸ਼੍ਰਣ ਹੁੰਦਾ ਹੈ। ਏਹਨਾ ਵਿਚਲੀ philosophy ਪਾਵੇ ਪੁਰਾਣੀ ਹੋ ਗਇਓ ਹੈ ਪਰ ਮਨੁੱਖੀ ਵਿਹਾਰ ਨਾਲ ਸੰਬੰਧਿਤ ਹੋਣ ਕਰਕੇ ਇਹ ਅੱਜ ਵੀ ਅਰਥ ਪੂਰਨ ਹਨ। ਏਹਨਾ ਵਿਚ ਜ਼ਿੰਦਗੀ ਦੀ ਉਹ ਸਿਆਣਪ ਭਾਰੀ ਪਈ ਹੈ ਜਿਹੜੀ school college ਨਹੀਂ ਜੀਵਨ ਅਨੁਇਭਾਵ ਰਾਹੀਂ ਹੀ ਪ੍ਰਕਪਤ ਕਿੱਤੀ ਜਾ ਸਕਦੀ ਹੈ। ਕਿਸੇ ਭਾਸ਼ਾ ਵਿਚ ਨਿਪੁੰਨਤਾ ਤਾਹਿ ਪ੍ਰਾਪਤ ਹੁੰਦੀ ਜੇ ਉਸ ਭਾਸ਼ਾ ਵਿਚਲੇ ਅੱਖਾਂ ਮੁਹਾਵਰਿਆਂ ਨੂੰ ਵਰਤਣ ਦੀ ਯੋਗਤਾ ਹੋਵੇ ਇਹ ਯੋਗਤਾ ਅਕਸਰ ਆਪਣੀ ਮਾਂ ਬੋਲੀ ਵਿਚ ਹੀ ਹੁੰਦੀ ਹੈ। ਕਿਸੇ ਹੋਰ ਭਾਸ਼ਾ ਦਾ ਅਸੀਂ ਸਬਯਾਚਾਰਕ ਰੂਪ ਨਹੀਂ ਕੇਵਲ ਵ੍ਆਕਰਣ ਹੀ ਵਰਤਦੇ ਹਾਂ ਡੂੰਗੇ ਅਨੁਭਵਾਂਨੂੰ ਅਖਾਣ ਮੁਹਾਵਰਿਆਂ ਦੀ ਚਾਸ਼ਨੀ ਵਿਚ ਡੁਬੋ ਕੇ ਅਤੇ ਤੁਜਾਰਬੇ ਵਿਚ ਰੰਗ ਕੇ ਹੀ ਪੇਸ਼ ਕਿੱਤਾ ਜਾ ਸਕਦਾ ਹੈ। ਅਖਾਣ ਮੁਹਾਵਰੇ ਸੰਖੇਪ ਹੁੰਦੇ ਹਨ ਇਹਨਾਂ ਵਿਚ ਕਾਵਿਕ ਗੁਣ ਹੁੰਦੇ ਹਨ ਇਹ ਲੋੜ ਵੇਲੇ ਯਾਦ ਆਜਾਂਦੇ ਹਨ ਅਤੇ ਇਹ ਸਭਾਅਚਰਕ ਖ਼ਮੀਰ ਵਾਲੇ ਖਿੱਤੇ ਦੇ ਇਤਿਹਾਸ ਵਿਚ ਗੁਣੇ ਹੁੰਦੇ ਹਨ। ਸੋ ਇਹ ਯਾਦ ਰਹਿੰਦੇ ਹਨ ਜਿਵੇਂ ਲਾਹੌਰ ਦਾ ਗਰਦਾ ਅਤੇ ਪਿਸ਼ੋਰ ਦਾ ਸਰਦਾ ਸਹਿਣਾ ਸੌਖਾ ਨਹੀਂ ਆ ਜੱਟ ਨਾਲ ਪਾਈ ਵਾਲੀ ਕਦੇ ਨਹੀਂ ਪੁਗਦੀ। ਜਾ ਸੁਨਾਰੇ ਮਾਂ ਦੇ ਵੀ ਮਿੱਤ ਨਹੀਂ ਹੁੰਦੇ ਇਹਨਾਂ ਵਿਚ ਪਰਖੀ ਹੋਇ ਸਿਆਣਪ ਕਮਾਈ ਹੋਇ ਅਕਾਲ ਹੋਣ ਕਾਰਨ ਇਹ ਗੱਲ ਬਾਤ ਦਾ ਸ਼ਿੰਗਾਰ ਬਣਦੇ ਹਨ। ਇਹਨਾਂ ਵਿਚ ਅਨੁਭਵ ਨੇ ਗਈਆਂ ਨਾਲ ਗਲਵਕੜੀ ਪਾਈ ਹੁੰਦੀ ਹੈ। ਇਹਨਾਂ ਵਿਚ ਵਿਅੰਗ ਅਤੇ ਚੇਤਾਵਨੀ ਵੀ ਹੁੰਦੀ ਹੈ ਐੱਸ ਲਯੀ ਇਹਨਾਂ ਨੂੰ ਆਮ ਸਾਧਾਰਨ ਲੋਕਾਂ ਦਾ ਫਲਫ਼ਾ।

ਧੁਪਮੇ ਹੋਣ ਕਰਕੇ ਸਾਂਭੇ ਜਾਂਦੇ ਹਨ, ਦਿਲਚਸਟ ਹੋਣ ਕਰਕੇ ਸੁਣੇ ਸੁਣਾਏ ਜਾਂਦੇ ਹਨ ਸੰਖੇਪ ਹੋਣ ਕਰਕੇ ਯਾਦ ਰਹਿੰਦੇ ਹਨ ਸੋਖੇ ਹੋਣ ਕਰਕੇ ਵਰਤਣੇ ਸੋਖੇ ਹੁੰਦੇ ਹਨ। ਇਹਨਾਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਜਾ ਯੂਨਾਨ ਜਾ ਚੀਨ ਜਾ ਮਿਸਰ ਵਿਚਕੇਹੋ ਜਿਹੇ ਲੋਗ ਰਹਿੰਦੇ ਸਨ ਤੇ ਓਹਨਾ ਦਾ ਸਮਾਜਿਕ ਸੱਭਿਆਚਾਰਕ ਜੀਵਨ ਕਿਹੋ ਜੇਹਾ ਸੀ।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

ਉਧੇ ਨਾਲ ਲਾਈਟ ਨੇਟ ਉੱਡ ਗਿਆ ਕਯਾ ਕਹਾਂ ਹਮ

ਮੈਂ ਕਿਹਾ ਅੱਛਾ ਪਾਣੀ ਪੀਆ ਕਰਦੀ ਮੈਂ ਤੂੰ ਪਾਣੀ ਕਿਦਾ ਪੀਆ ਕਰਦੀ ਮੇਰੇ ਤੋਂ ਬਿਨਾਂ ਪੁੱਛੇ ਮੇਰੀ ਨਾ ਦਾੜ ਦੁੱਖ ਦੀ ਪਾਈ ਮੈਨੂੰ ਕੋਈ ਇਲਾਜ ਦਾੜ ਦਾ

ਚਾੜਨੇ ਆਲਾ ਨਹੀਂ ਇਧਰ ਨੂੰ

ਹਮ ਟੁੱਟ ਗਿਆ ਚੜ੍ਹ ਗਿਆ ਚੜ ਗਿਆ ਮਤਲਬ ਕਿਦਾਂ ਉਹਨੂੰ ਕੀੜਾ ਲੱਗ ਗਿਆ ਮੈਂ ਡਾਕਟਰ ਕੋਲ ਗਈ ਉਹਨੇ ਨਾ ਸਾਫ ਕਰ ਦਿੱਤਾ ਸਾਫ ਕਰਕੇ ਨਾ ਉਹ ਖੋਖਲਾ ਹੋ ਗਿਆ ਉਦੇ ਨਾਲ ਕੀੜਾ ਹੋਰ ਵੱਧ ਗਿਆ ਹਮ ਜਿਵੇਂ ਉਹ ਕੀੜਾ ਵੱਧ ਗਿਆ ਫਿਰ ਉਹ ਫਿਰ ਕਿ ਕਾਹਦੇ ਮੇਰਾ ਦੰਦ ਈ ਟੁੱਟ ਗਿਆ ਮੇਰੀ ਵੀ ਦਾੜ ਨੂੰ ਕੀੜਾ ਲੱਗਿਆ

ਹਰਮਨ ਕਹਿੰਦਾ

ਨਹੀਂ ਕਈ ਨਾ ਚਾੜਨੇ ਵਾਲੇ ਵੀ ਹੁੰਦੇ ਆ ਜਿਹੜੇ ਕ ਏਦਾ ਦਾੜ ਢੂਡ ਚ ਹੋਵੇ ਨਾ ਕੁਛ ਵੀ ਤੇ ਚਾੜ ਦਿੰਦੇ ਚਾੜਨੇ ਨਾਲ ਵੀ ਠੀਕ ਹੋ ਜਾਂਦੇ ਹੁੰਦਾ ਮੇਰੇ ਘਰਵਾਲੇ ਨੇ ਕਿਹਾ ਕਹਿਣਾ ਕਿਆ ਕਰੁ ਰਾਮ ਮੇਰੇ ਕੋ ਬੁੱਢੀ ਮਿਲ ਗਈ ਓਪੀ ਨੂੰ ਮੁੰਡਾ ਲੱਬਦੇ ਨਾ ਮੈਨੂੰ ਨੀ ਵੀ

ਖਾਲੀਓ ਵਿਆਹ ਖਾਲੀਓ ਮੇਰੀ ਸਹੇਲੀ ਦਾ ਵਿਆਹ ਹੈ ਕਿਸ ਦਿਨ ਸ਼ਬੀ ਤਾਰੀਕ ਨੂੰ ਇਹ ਸ਼ਬੀ ਨੂੰ

ਹੂ ਸਬੀ ਨੂੰ ਸਾਨੂੰ ਵੀ ਸਦਿਆ ਹੈ ਆਜੀ ਅਰਸ਼ ਵਿਆਹ ਨੂੰ ਚਲੁ ਗੇ ਮੈਨੂੰ ਵੀ ਇੱਥੇ ਵਿਆਹ ਹੇਗਾ ਐ ਐਂਡ ਵਿੱਚ ਈ ਐ ਮਹੀਨੇ ਦੇ ਤੈਨੂੰ ਇਥੋਂ ਚੋਲ ਚੋਲ ਈ ਮਿਲਣੇ ਖਾਣੇ ਨੂੰ ਚੱਲ ਜਗਾਹ ਤਾਂ ਘੁੰਮਨੇ ਨੂੰ ਮਿਲ ਈ ਜਾਂਦੀਆਂ ਨਵੀਆਂ ਨਵੀਆਂ ਚੋਲ ਈ ਸਹੀ ਈ ਸਹੀ ਉਥੋਂ ਵੀ ਟੇਸਟੀ ਈ ਲੱਗਦਾ ਇਥੋਂ ਦਾ ਭਤਾ ਸਾਰਾ ਕੁਛ ਮਿਕ੍ਸ ਫੁਲਕਾ ਹਾਹਾ ਖਟਾ ਮਿੱਠਾ ਦਾਲਾਂ ਸਬਜ਼ੀ ਪਨੀਰ

ਕਿੱਥੇ ਖਾਦਾ ਤੈ ਸਿਦਪੁਰ ਖਾਦਾਂ ਪਨੀਰ ਪਤਾ ਉਹ ਕਿਸ ਵੇਲੇ ਲੇ ਕ ਆਏ ਅਸੀਂ ਰੋਟੀ ਖਾ ਖਾ ਹੱਟ ਗੇ ਤੂੰ ਛੇਤੀ ਖਾਲੇ ਹੋਣੇ ਪਰ ਨਹੀਂ ਸਾਡੇ ਤੇ ਪਹਾੜਾਂ ਵਿੱਚ ਕਿਸੇ ਦਾ ਵਿਆਹ ਵਿਉਹ ਹੋਵੇ ਤਾਂ ਥਾਮ ਥੁਮ ਵਿੱਚ ਸੱਤ ਚੀਜਾਂ ਬਣਦੀਆਂ ਚੋਲਾ ਨਾਲ ਮੈਨੂੰ ਤੇ ਉੱਦਾ ਭੰਡਾਰ ਆਇਆ ਮਹੀਨਾ ਕਿਸੇ ਨੇ ਆਉਣਾ ਹੋਇਆ ਭੱਤਾ ਖਾਣਾ ਹੋਇਆ ਤੇ ਆਜੀਓ ਬੱਕਰਾ ਵੱਢ ਕ

ਮੁਸਲਮਾਨ ਵੀ ਤੇ ਆਉਣ ਗੇ ਕਪੂਰ ਨੀ